ਆਰਟਸ ਰਖਿਆ ਆਰਟਸ

ਹਾਂ ਆਰਟਸ ਰਖਿਆ

ਅੱਛਾ ਹਾਂ ਆਰਟਸ ਮੈਂ ਰਖਿਆ ਯਾਰ ਮੈਂ ਰਖਿਆ ਪਿਸਿਕਸ ਰਖਿ ਮੈਨ ਠੀਕ ਆ ਠੀਕ ਆ

ਹਾਂ ਉਹ ਮੈਂ ਤੈਨੂੰ ਸੀ ਦੇਣ ਲਗਾ ਮੈਂ ਕਿਹਾ ਸਤਿ ਪਲਾਟ ਲੈ ਈ ਉਹ ਪੈਲੀ ਚ ਕਿਥੇ ਉਹ ਪੀਲੀ ਚ ਸਰਚ ਲੀਘਟਾ ਲਾਡੀ ਅੱਜ ਠੀਕ ਆ ਠੀਕ ਆ

ਪੱਲੀ ਯਾਰ ਕਾਮ ਕਰਾਉਣ ਲਗੇ ਆ ਘਰ Function ਸੀ ਘਰ ਕੋਈ ਹਮ ਅਵਜੀ ਘਰ ਤੂੰ ਵੀ ਘੜੀ ਰੌਣਕ ਮੇਲਾ ਸਹੀ ਕਿ ਆ ਫੋਨ ਕਿਹੜਾ ਤੇਰੇ ਕੋ ਫੋਨ ਓਹੀ ਆਈ ਫੋਨ

ਏਕ੍ਸ

ਕਿਹੜਾ ਰੇਡ ਮੈ ਨੋਟ ਪ੍ਰੋ twelve ਠੀਕ ਆ

ਰੋਬੀ ਕੋ ਜਾਣਾ ਹੁੰਦਾ ਵਾ ਕੀੜੇ ਕੋ ਰੋਬੀ ਕੌਣ

ਹਾਂ ਰਾਖੇ ਆ ਕੂਕਰ ਰੋਬੀ ਨੇ ਰੋਬੀ ਨੇ ਮਾਮਾ ਕੂਕਰ ਵਾਲੇ ਦੁਕਾਨ ਦਾ ਨਾਮ ਰਖਿਆ ਟੋਯੂਰ ਕੂਕਰ

ਪੰਜ ਹਾਜ਼ਰ ਦਾ ਦਿੰਦਾ

ਮਾਨੋ ਯਾਰ ਦੁਸਹਿਰੀ ਕਿ ਈ ਆਹੋ ਹੈਂ hello ਸੋਮਾ ਕਿਥੇ ਗਯੀ ਆ ਸੋਮਾ ਠੀਕ ਆ ਰਾਜੀ ਰਾਜੀ

ਹੈਂ ਭਾਪਣਾ ਠੀਕ ਆ ਭਾਪਣਾ ਆਹ ਠੀਕ ਆ ਭਾਪਣਾ ਭਾਪਣਾ ਬੜਾ ਭਾਪਣਾ ਜਾਂਦੀ ਸਕੂਲ ਭਾਪਣਾ ਦਾ ਸਿੱਧਾ ਨਾਮ ਕਿ ਆ ਭਲਕ

ਉਹ ਆ ਗਿਆ ਉਡਾਣਾਂ ਚੇਤਾ ਉਹ ਕਾਰਕਨਾਥ ਕਾਰਕਨਾਥ ਅੱਛਾ ਅੱਛਾ ਅੱਛਾ ਹੈਨਾ ਓਇ ਹੈ ਨਾ

ਖਜੂਰ ਪੁਰ

ਆਹ ਚੈਲੰਜ ਗਏ ਖਜੂਰ ਪੁਰ ਚਲਜਾ ਗਏ ਕਿਸੇ ਦਿਨ ਆਹੋ ਓਥੋਂ ਕੁੱਕੜ ਲਿਆਉਂਦੇ ਆ ਅੱਛਾ ਕੁੱਕੜ ਲਿਆਉਣੇ ਆ ਹਾਣ ਖੰਜੂਰ ਪੁਰ ਜਾਣਾ ਕੁੱਕੜ ਲਾਇ ਖੰਜੂਰ ਲਿਆਉਣਾ ਅੱਛਾ ਲਾਚੀਆਂ ਪਿੰਨ ਚਲੀਏ ਲਾਚੀਆਂ ਪਿੰਡ ਲਾਚੀਆਂ ਪਿੰਡ ਨੀ ਜਾਣਾ ਯਾਰ ਉਹ ਕਿਉ ਹੈਂ ਕਿਉ ਨਾਈ ਯਾਰ ਓਦਰ ਭੈਣ ਲਗਦੀ ਬ੍ੜੀ ਸਾਡੀ ਲੱਗਜੇ ਬੜੀ ਕੋਇਨੀ ਬੰਦੇ ਲੈ ਜਾ ਗਏ ਬੰਦੇ ਲੈ ਜਾ ਗਏ ਵਡ ਆਵਾਂਗੇ

ਕਿਉ ਨੀ ਵਾਦਨ ਉਹ ਜਿਦਣ ਹੁਣ ਓਦਰ ਚਲੈ ਲਾਚੀਪੁਰ ਵਾਲ ਬੰਦਾ ਮਾਰ ਕੇ ਹੀ ਆਉਣਾ ਸਿੱਧਾ ਲਾਚੀ ਪੁਰ ਵਾਲ ਬੰਦੇ ਜੇ ਮਾਰ ਕੇ ਆਉਣੇ ਹੁਣ ਹਾਂ ਆਹੋ

ਵਧੀਆ ਭਰਾ ਕਿਰਪਾ ਰੱਬ ਦੀ ਵਧੀਆ ਚਾਲ ਕਿਰਪਾ ਰਹਿਣੀ ਚਾਹੀਦੇ ਭਰਾ

ਵਧੀਆ ਵਧੀਆ

ਡੰਗਰ ਕੀਨੇ ਹੁਣ ਤੇਰੇਕੋ

ਡੰਗਰ ਕੀਨੇ ਤੇਰੇਕੋ ਹੁਣ ਡੰਗਰ ਮੇਰੇ ਕੋ ਪੋਅੰਝ ਕੇ ਹੈਗੇ ਹੁਣ ਹੈਂ ਪੰਜ ਕੇ ਹੈਗੇ ਮੇਰੇ ਕੋ

ਤੁਰੀ ਤਾਰੀ ਸਤਾ ਡੇਨਿਸਿ

ਸਹੀ ਗੱਲ ਆ ਸਹੀ ਕ ਨਹੀਂ ਸਹੀ ਸਹੀ

ਹੈਂ ਓਹਨਾ ਦੇ ਤਾ ਮੈਂ ਕਿਹਗਾ ਭੇਨਚੋ ਤੂੜੀ ਚ ਪੈਸੇ ਚਾਲ ਜਾਂਦੇ ਹੋਣੇ ਆ ਸਹੀ ਗੱਲ ਏ

ਮੈਨਕਿਹਾ ਜਿਨ੍ਹਾਂ ਦੇ ਵਾਦ ਡੰਗਰ ਆ ਉਹ ਪੈਸੇ ਪੂਸੇ ਜਾਂਦਾ ਕਮਾਉਂਦੇ ਏ ਓਹੋ ਹਨ ਤੇ ਖਰਚੇ ਦੇ ਵਜਦੇ ਵੇਲੇ ਆਹ ਖਰਚਣੇ ਏ ਫ਼ੀਡੜੇਆ ਬੋਰੀਆਂ ਕੀਨੀਆ ਚਾਹੀਦਾ ਮਾਮਾ ਕਾਹਨ ਪੂਈਂ ਦਾ ਵਾਵਾ ਸਮਾਂ ਚਾਹੀਦਾ ਆ

ਆਹੋ ਚਾਲ ਚੰਗਾ ਫੇਰ ਮੈਂ ਤੈਨੂੰ ਕਰੂਗਾ ਯਾਰ ਬੜਚੋ ਗੱਲ ਸੁਣੀ ਸੱਚ ਮੇਰਾ ਕਾਮ ਇਕੋ ਰਹਿ ਗਿਆ ਯਾਰ ਉਹ ਨਹੀਂ ਯਾਰ ਮੈਂ ਪੱਠੇ ਪੁੱਠੇ ਪਾ ਲੈ ਡੰਗਰਾਂ ਨੂੰ ਆਹੋ ਪੱਠੇ ਤੇ ਪਾ ਲਾਇ ਫੋਨ ਲੈ ਆਵਾ ਤੇਰੇ ਕੋਲ ਮੈਂ ਆਪਣਾ twelve ਕਿਉ ਕਿ ਹੋਇਆ ਹੋਇਆ ਤਾ ਕੁਛ ਨੀ ਉਹ ਖਰਾਬ ਮਾੜਾ ਜਾ ਪੈਣ ਆਲਾ ਆ ਲਿਆਵਾਂ ਕੋਈ ਨੀ ਲੈ ਆ

ਚੰਗਾ ਇਸ ਵੇਲੇ ਤੇਰਾ ਹਜ਼ਾਰ ਆਬਾਦੀ ਵਾਲੀ ਸ਼ੇਹਰ ਅਨੰਦੁਪੁਰ ਸਾਹਿਬ ਦਾ ਸੁਮੁਚ ਦੋ ਸੋਲਾ ਸੋ ਪੈਂਠ ਵਿਚ ਗੁਰੂ ਤੇਗ ਬਹਾਦੁਰ ਜੀ ਨੇ ਬੰਨਿਆ ਜਿਸ ਦੇ ਮੋਢੀ ਬਾਬਾ ਗੁਦਿੱਤ ਜੀ ਪਿੰਡ ਸਹੇਟਾ ਸਾਂਧ। ਮਾਖੋਵਾਂ ਦੇਥ੍ਯ ਤੇ ਗਦੀ ਤੇ ਇਸ ਮੌਕੇ ਤੇ ਜਿਯਾਦਾ ਰੌਣਕਾਂ ਲਗਦਿਆਂ ਨੇ ਓਨਾ ਦੇ ਮਾਤਾ ਪਿਤਾ ਚਕ ਨਾਨਕੀ ਵਿਚ ਰਹਿੰਦੇ ਸਨ ਬਾਦ ਵਿਚ ਓਥੇ। ਗੁਰੂ ਗੋਬਿੰਦ ਸਿੰਘ ਜੀ ਵੀ ਪਹੁੰਚੇ ਅਨੰਦੁਪੁਰ ਸਾਹਿਬ ਤੇ ਇਹ ਬਖਸ਼ਿਸ਼ ਹੈ ਕੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਬਾਦ ਸ਼ੀਰੀ ਗੁਰੂ ਹਰਗੋਬਿੰਦ ਜੀ ਹਥਿਯਾਰ ਚੁੱਕੇ। ਓਹਨਾ ਗੁਰੂ ਗੋਬਿੰਦ ਸਿੰਘ ਜੀ ਵਾਲੋ ਬਣਾਏ ਕਿਲ੍ਯਾ ਤੇ ਕਿਲੇ ਦੇ ਲੋਹ ਘਰ ਵਿਚ ਖਾਦ ਸਹਿਮਤ ਰੱਖਦੇ ਕਿਲਾ ਚਕ ਨਾਨਕੀ ਸਿਧੇ ਦੇ ਚੰਗੇ ਕਿਲ੍ਯਾਂ ਵਿੱਚੋ ਹੈ ਚਰਨ ਗੰਗਾ ਦੇ। ਨਾਲ ਦੇ ਕੰਡੇ ਤੇ ਲੱਗੀ ਬਖਤ ਸਤਲੁਜ ਨਦੀ ਸੀ ਕੇਸਗੜ੍ਹ ਪਹਾੜੀਆਂ ਵੱਲ ਅੰਦਾ ਹੈ ਪੰਜ ਕੁ kilometer ਦੂਰ ਚਲਿਆ ਜਾਓ ਤੇ ਲੋਧੀਪੁਰ ਨਾਲ ਲਗਦਾ ਹੈ ਪਿੰਡ ਦੇ ਲੋਧੀਪੁਰ ਤੇ ਕਿਲਾ ਲੋਵਗਢ਼ ਵਿਚ ਕੇਸਗੜ੍ਹ ਸਾਹਿਬ ਜਾਂਦੇ ਵਾਲੀ ਸੜਕ ਨੰਗਲ ਉਪਰ main ਸੜਕ ਨਾਲ ਲਗਦੀ ਹੈ ਇਸ ਸੜਕ ਦੇ ਸੱਜੇ ਪਾਸੇ railway line ਹੈ ਦੂਜੇ ਪਾਸੇ ਲੋਧੀਪੁਰ ਹੈ। ਇਸ ਕੀਲੇ ਤੇ ਗੁਰੂ ਸਾਹਿਬਾਨਾ ਨੇ ਹਥਿਯਾਰ ਦਾ ਕਾਰਖਾਨਾ ਬਨਾਯਾ ਹੋਯਾ ਸੀਗਾ। ਇਸ ਕਾਰਖਾਨੇ ਦੇ gate ਦੀ ਮਜਬੂਤੀ ਦਾ ਕਾਰਨ ਕੀਲੈ ਦੇ ਦੂਜੇ number ਤੇ ਵਤੇਰੇ ਤਕੜਾ ਕਿਲਾ ਗਿਣਿਆ ਜਾਂਦਾ ਹੈ। ਇਹ ਕਿਲਾ ਹਥਿਯਾਰਾਂ ਦੇ center ਲੋਹਾ ਗੁੜ ਕਿਲਾ ਨਾਗਪੁਰ ਦਾ ਅਨੰਦੁ ਗਢ਼ ਕੀਤਾ ਜਾਂਦਾ ਹੈ ਉਸ ਸਮਾਏ ਸਿਖ ਓਛੀ। ਤੇ center ਮਨਯਾ ਜਾਂਦਾ ਸੀ ਪਹਾਰੀ ਦਾ ਜਿਵੇ ਅਨੰਦੁਪੁਰ ਸਾਹਿਬ ਦੇ ਕਿਲ੍ਯਾ ਦੇ ਹਮਲੇ ਵਿਚ ਇਸ ਤਰਹ ਚਕ ਦੇ ਮਾਤ ਦਿਤੀ ਸੀ ਓਹ ਇਕ ਜਗਾ ਤੇ ਮਾਰ ਖਾਦੀ ਸੀ ਇਸ ਲੋਹਗਢ਼ ਦਾ ਓਹ ਹਮਲਾ ਕਰਨ ਵਿਚ ਉਹ ਝਿਜਕਦੇ ਰਹਿੰਦੇ ਸਨ। ਓਸ ਇਸ gate ਦੇ ਮਜਬੂਤ gate ਨੂ ਤੋਰਨਾ ਕਿਸੀ ਦੇ ਬਾਸ ਦੇ ਗਲ ਨਹੀ ਸੇ ਪਹਲਾ। ਸਿਤੰਬਰ ਸਤਾਰਾਂ ਸੋ ਦੇ ਤੀਨ ਲੋਹਗਢ਼ ਦੇ ਕੀਲੇ ਤੇ ਹਮਲਾਵਰ ਪਹਰਿਯਾਂ ਨੇ ਲੀਡਰ ਵਿਚ ਮੇਹੇਰ ਚੰਦ ਪਿਲ੍ਹਾਜ ਪੁਰ ਦੇ ਰਾਜੀ ਦਾ ਭਾਣਜਾ ਕੇਸਰੀ ਚੰਦ। ਓਹ ਤੁਰੁਣ ਵੇਲੇ ਆਖ ਕੇ ਚੜਿਆ ਸੀ ਕੇ ਮੈਂ ਆਜ਼ਾਦੀ ਦੀ ਹਾਰ ਗਯਾ ਆਪਣਾ ਮੁੰਹ ਨਹੀ ਦੇਖਾਵਾਂਗਾ ਇਸ ਲਯੀ ਲੋਵ ਗਢ਼ ਦੇ ਪਾਸੇ ਵਾਲ ਆਉਂਦੀ ਫੋਜ ਅੱਗੇ ਮਦ ਮਸਤ ਹਾਥੀ।

ਉਸ ਉਪਰੰਤ ਪਾਈ ਉਧੇ ਸਿੰਘ ਨੇ ਗੁਰੂ ਸਾਹਿਬਾ ਦੇ ਮੁਕ਼ਾਬਲੇ ਵਾਸਤੇ ਥਾਪੜਾ ਲਿਆ ਸੀ ਓਸ ਵਾਲੋ ਬਖਸ਼ਿਸ਼ ਕਈ ਕੇਸਰੀ ਚੰਨ ਕੋਲੋ ਫੁਰਤੀ ਨਾਲ ਪਹੁੰਚ ਕੇ ਸਿਰ ਵੱਡ ਦਿਆਂਗੇ। ਇਸ ਪਰਚੇ ਦੇ ਸਕਦੀ ਹੋਏ ਗੁਰੂ ਸਾਹਿਬਾਨ ਨੇ ਲੋਗ ਕੀਲੇ ਦੇ ਵਿਚ ਚੰਨ ਪੇਟ ਕੇ ਚਕਮਾ ਦੇ ਵਿਚ ਪੇਂਟ ਕੀਤਾ ਤੇ september ਸਿਤਾਰਾ ਸੋ ਪੰਜ ਤੇ ਸਿਤਾਰਾ ਸੋ ਛੇ ਵਿਚ। ਵਿਚਕਾਰ ਪਹਾੜੀ ਫੌਜਾਂ ਇਸ ਕੀਲੀ ਦੇ ਵਾਸਤੇ ਆਇਆ। ਫਿਰ ਸੰਗਤਾਂ ਨੇ ਕਈ ਸਾਲਾ ਮਗਰੋਂ ਇਸ ਗੁਰਦੁਆਰਿਓਂ ਕਾਇਲ ਕੀਤਾ ਕਯੀ ਇਮਾਰਤਾਂ ਉਨੀ ਸੋ ਪਚਾਸੀ ਵਿਚ ਬਣਾਇਆ ਗਈਆਂ। ਉਸ ਮਤ ਨਾਲ ਗੁਰੂ ਸਰੋਮ੍ਨੀ ਗੁਰਦਵਾਰਾ ਪਰ੍ਭੰਦ committee ਦੇ ਅੰਮ੍ਰਿਤਸਰ ਵਾਲੋ ਕੀਲੇ ਦੀ ਕਾਰਸੇਵਾ ਬਾਬਾ ਜੁਗਿੰਦਰ ਸਿੰਘ ਦੁਬੇਲਿ ਆਲੇ ਨੇ ਦਿੱਤੀ ਸੀ।

ਨਹੀਂ ਲੈ ਗਯਾ ਸੀ ਸਿਖਾਂ ਨੂ ਉਸ ਸਥਾਨ ਦੇ ਚਾਰ੍ਹਦੀ ਕਲਾ ਵਿਚ ਰਖਣ ਦੇ ਮਾਧਿਅਮ ਵਿਚ ਨਾਲ ਹੋਲੇ ਮੁਹੱਲੇ ਦੀ ਸ਼ੁਰਵਾਤ ਕੀਤੀ ਸ਼ੀਰੀ ਗੁਰੂ ਗੋਵਿੰਦ ਸਿੰਘ ਹੋਲੇ ਮੁਹੱਲੇ ਦੀ ਰੀਤੀ ਦਾ ਵਿਸ਼ੇਸ਼ ਉਦਪਦੇਸ ਸਿੱਖਾਂ ਨੂ ਗੁਰਬਾਣੀ। ਰੋਸ਼ਨੀ ਵਿਚ ਸਿਖਾਂ ਦਾ ਸਾਸਤ ਤੇ ਲੋਗ ਫਿਰਦਾ ਪੈਦਾ ਕਰਨੀ ਲਾਏ ਕੀ ਰਖ੍ਯਾ ਵਿਚ ਸ਼ਕਤੀ ਦਾ ਪਰਚਾਰ ਕਰਨਾ। ਸਾਹਿਬ ਏ ਆਲਮ ਸਰਬਤ ਦਾਨੀ ਗੁਰੁ ਗੋਬਿੰਦ ਸਿੰਘ ਸਿਖਾ ਵਿਚ ਬਹਾਦੁਰੀ ਦੇ ਨਾਲ ਜੂਜਨ ਮਰ ਮਿਟਣ ਦੀ ਜੂ ਰੱਖਣ ਵਿਚ ਮਾਨਸਾਈ ਜੰਗਾਂ ਨੂ ਸ਼ੁਰੁਵਾਤ ਕੀਤੀ ਸੀਗੀ। ਇਕ ਮਰ ਚਰ ਬਣਿਆ ਦਾ ਹਕ਼ ਮਨਾ ਦਲੇਰੀ ਨਾਲ ਲੜਿਆ ਜਾ ਸਕੇ ਇਸ ਪ੍ਰਕਾਰ ਹੋਲਾ ਮੋਹਲ੍ਲੇ ਦੀ ਵੀ ਸਿਖਾਂ ਨੂ ਦਿਲਾਸਾ ਬਹਾਦੁਰੀ ਵਾਲ ਲਿਯਾਨਾ ਸੀ ।

ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਅਨੰਦੁਪੁਰ ਸਾਹਿਬ ਵਿਚ ਚਾਨਣ ਚਕ ਨਾਨਕੀ ਦੇ ਹਿਫ਼ਾਜ਼ਤ ਵਾਸ੍ਤੇ ਇਸ ਕੀਲੇ ਨੂ ਫ਼ਤੇਹ ਕ ਸੋਨੀ ਪਿੰਡ ਵਾਲੋ ਬਨਾਯਾ ਗਯਾ ਹੋਯਾ ਸੇ ਜਦੋ ਇਹ ਕਿਲਾ ਬਣ ਗਯਾ ਸੀ ਤੇ ਸਾਹਿਬਜਾਦਾ ਫ਼ਤੇਹ ਸਿੰਘ ਦਾ ਜਨਮ ਓਹਨਾ ਦਿਨੀ ਹੋਯਾ ਸੀ ਆਪ ਇਸ ਕੀਲੇ ਦਾ ਨਾਮ ਫ਼ਤੇਹਗਢ਼ ਸਾਹਿਬ ਜੀ ਰਖ ਦਿਤਾ ਸੀਗਾ ਤੀ august ਸਤਾਰਾਂ ਸੋ ਪਹਾੜੀਆਂ। ਫੋਜਾਂ ਨੀ ਕੀਲੇ ਦੇ ਉਤੇ ਹਮਲਾ ਕੀਤਾ ਤੇ ਮਾਰ ਖਾਦੀ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਕਾਰਜ ਕਰਨ ਵਾਸਤੇ। ਬਾਬਾ ਬੇਗਲ ਸਿੰਘ ਨੂ ਅਨੰਦੁਪੁਰ ਸਾਹਿਬ ਜਾ ਕੇ ਗੁਰਦਵਾਰਾ ਦੀ ਸੁੱਧ ਸੁਧ ਲੈਣ ਵਾਸ੍ਤੇ ਅਨੰਦੁਪੁਰ ਸਾਹਿਬ ਵਿਚ ਪੇਜ੍ਯਾ ਸਿਖਾਂ ਦੀ ਆਮਦ ਸ਼ੁਰੂ ਹੋਈ। ਇਸ ਤੋ ਬਾਦ ਕੁਛ ਸਾਲਾ ਮਗਰੋ ਲਾਹੋਰੇ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਹਕੋਮਤ ਕਬੂਲ ਪਟਿਆਲਾ ਨਾਬਾ ਜੀਂਦ ਕਥਾ ਲਾਗ੍ਯ ਸੇ ਸਿਖਾ ਦੇ ਬੋਲ ਬਲੀ ਸੀਗੀ ਨਾਲ। ਅਨੰਦੁ ਪੁਰ ਸਾਹਿਬ ਨੂ ਸਬ ਤੂ ਮਹਫੂਜ਼ ਜਗਾ ਬਨਾਯਾ ਡਿਟ ਆਗਯਾ ਸੀ ਜਿਸ ਕਾਰਨਅਨੰਦਪੁਰ ਸਾਹਿਬ ਵਿਖੇ ਆਮਦ ਵਿਚ ਕਾਫੀ ਵਾਦਾ ਹੋਯਾ ਅਠਾਰਾਂ ਸੋ ਪੰਦਰਾਂ ਵਿਚ ਅਨੰਦੁਪੁਰ ਸਾਹਿਬ ਦੇ ਰੋੰਕ਼ਾਂ ਵਧਣ ਲਾਗਪੀਆਂ। ਤਾ ਸਿਖ ਇਤੇਹਾਸ ਵਿਚ ਕਿਲੇ ਨੂ ਦੋਬਾਰਾ ਬਨਾਯਾ ਗਯਾ ਜਿਥਯ ਇਕ ਬਾਰ ਫਿਰ ਹੌਲ਼ੇ ਮੋਹਲ੍ਲੇ ਸਿਖਾ ਨੇ ਇਕਠ ਕਰਨਾ ਸ਼ੁਰੂ ਕੀਤਾ। ਮੰਸੋਈ ਜੰਗਾਂ ਦੌਰਾਨ। ਫਿਰ ਤੂ ਸ਼ੁਰੂ ਹੋ ਗਯਾ ਫਿਰ ਤੀਨ ਪਾਤ ਗਏ ਜੋ ਕਿ ਸਾਮੀ ਵਿਚ ਸ਼੍ਰੀ ਅਨੰਦਪੁਰ ਸਾਹਿਬ ਦਾ ਜੋ ਮੇਲੀ ਦਾ ਰੂਪ ਆਦਰ ਕੀਤਾ ਜੋ ਮੇਲੀ ਦੇ ਆਖਰੀ ਦਿਨ ਸ਼ੋਮਣੀ committee ਪਰ੍ਭੰਦ। ਨਿਹੰਗ ਕਥੇ ਹੁੰਦੇ ਲੋਕ ਭੋਜਨ ਤੂ ਬਾਦ ਚਰਨ ਗੰਗਾ stadium ਨਿਹੰਗ ਜਥੇਬੰਦੀਆਂ ਖੇਡਾਂ ਦਾ ਬਾਰਾ ਅਸਰ ਕਰ੍ਦਿਯਾਂ ਇਸ ਕੀਲੇ ਦੇ ਵਿਚ ਮਜੂਦ ਇਤੇਹਾਸਿਕ ਸਚ੍ਕੰਦ ਵਾਸ੍ਟੀ ਬਾਬਾ ਸਿਵਾ ਸਿੰਘ ਕਰ। ਉਨੀ ਸੋ ਸਤਰ ਵਿਚ ਮੁਸ੍ਮਤ ਕਰਾਈ ਸੀ। ਅਠ ਕੋਨਾ ਇਹ ਕਿਲਾ ਇਕ ਬਾਰ ਫਿਰ ਦੋਬਾਰਾ ਮੁਰਾਮਤ ਕੀਤਾ ਗਯਾ ਵੀਹ ਹਜ਼ਾਰ ਪੰਦਰਾਂ ਵਿਚ ਇਸ ਅਨੰਦੁਪੁਰ ਸਾਹਿਬ ਨੂ ਸਾਡੀ ਤੀਨ ਸੋ ਸਾਲ ਇਸ੍ਥਾਪ੍ਨਾ ਸ਼ੁਰੂ ਕੀਤੀ। ਸ਼ੁਰੂ ਮੈਂ ਪਰਵਿੰਦਰ ਗੁਰਦਵਾਰਾ committee ਅੰਮ੍ਰਿਤਸਰ ਦੇ ਕਿਲਏ ਦੇ ਕੀਲੇ ਆਯ ਫਸਲੀ ਲਾਏ ਗਏ ਟੀ ਲੋਕ ਨੂ ਆਇਕ ਨਾਵਾ ਰੂਪ ਦਿਤਾ।

ਗੁਰਦਵਾਰਾ ਵਿਚ ਗੁਰੂ ਸ਼ਿਤ੍ਰਾਮ ਦਸ ਸਾਹਿਬ ਓਚਾਰਿਯਾਂ ਹੋਯਾਂ ਲਾਵਾਂ ਨੂ ਆਇਕ ਆਇਕ ਕਰ ਕੀ ਪਾਰ੍ਹ੍ਯਾ ਜਾਂਦਾ ਸੇ ਕਾਯੀ ਬਾਰ ਕਾਨਿਯਾਂ ਡਿਯਨ . ਮੁਰ ਤੂ ਸ਼੍ਰੁਕ੍ਰਮ ਸਾਹਿਬ ਦੇ ਹਜੂਰੀ ਵਿਚ ਬੇਤਹ ਜਾਂਦੇ ਪਰ ਕਰਮ ਦਾ ਫੀਰੀ ਫੀਰੀ ਜਾਣਾ ਹੁੰਦਾ ਸੀਗਾ ਇਨੀ ਕਰਨਾ ਹੁੰਦਾ ਸੇ ਉਦੋ ਮਾਰ੍ਯਾਦਾਂ ਅਨੋਸਰ ਲਾਰ੍ਕ੍ਯ ਲਾਰ੍ਕੀ ਵਿਯਾਹ ਦੇ। ਰਸਮ ਤਦ ਤਕ ਪੋਰੀ ਨਹੀ ਹੁੰਦੀ ਜਦ ਤਕ ਲਾਵਾਂ ਪਹਰੋਂ ਪੁਰ ਅਨੰਦੁ ਪੁਰ ਸਾਹਿਬ ਅਨੰਦੁ ਸਾਹਿਬ ਦਾ ਪਰਤ ਨਾ ਨਾ ਕੀਤਾ ਜਾਂਦਾ ਅਨੰਦੁ ਸਾਹਿਬ ਦਾ ਪਰਤ ਕਰਨ ਨਾਲ ਆਇਕ ਵਿਯਾਹ ਦਾ ਕਰਨ ਸਫਲ ਹੁੰਦਾ। ਮਾਨ੍ਯ ਜਾਂਦਾ ਹੈ ਇਸ ਕਰ ਕੀ ਇਸ ਵਿਯਾਹ ਦੇ ਵਿਡੀ ਦਾ ਨਾਮ ਅਨੰਦੁ ਅਦ੍ਕਲ ਵਿਚ ਬਰ੍ਹ੍ਮਾਂ ਤੂ ਸ਼ਿਰ੍ਸ਼ਤੀ ਪੇਦਾ ਹੋਏ ਉਦੁ ਤੋ ਲੋਕ ਜਪ ਤੋਂ ਦੇ। ਵਿਚ ਪਰ੍ਬਿਤ ਰਹਿੰਦੇ ਸਨ ਜਦੋਂ ਓਹਨਾ ਨੇ ਅੰਗਿਤ ਇਛਾ ਹੁੰਦੀ ਤਾ ਡੋਜੀ ਸਿਖਯ ਸਿਖੀ ਸਿਖੀ ਵਿਰਿਖੀ ਰੱਖ ਵਿਚ ਜੀਵਨ ਦਾ ਕਾਨਿਯਾ ਹੁੰਦੀ।

ਬੰਦ ਕਰਤਾ ਟੀ ਪਾਬੰਦੀ ਲਗਾ ਦੇ ਕਾਨੂਜ ਦੇ ਰਾਜਾ ਜਏ ਚਾਨ ਦੇ ਲਾਰ੍ਕੀ ਸੁਆਮ੍ਬੇਰ ਓਸ ਸਮਾਏ ਦਿੱਲੀ ਦੇ ਰਾਜੀ ਪ੍ਰਿਥਵੀ ਰਾਜ ਚੁਹਾਨ ਨਾਲ ਲਾਰੀ ਕਰ ਕੀ ਖੋ ਕੀ ਲੈ ਗਯਾ। ਇਸ ਝਗੜੇ ਕਾਰਨ ਦੋਹਾਂ ਹਿੰਦੂ ਰਾਜੇਯਾਂ ਤੇ ਮੁਸਲਮਾਨਾ ਵਿਚ ਹਾਥੋ ਅੰਤ ਹੋ ਗਯਾ ਸੀ ਤਾ ਸੁਆਮ੍ਬੇਰ ਦੇ ਅੰਤਿਮ ਕਹਾਨੀ ਦੇ ਇਸ ਤੂ ਬਾਦ ਭਾਹ੍ਮਾਂ ਵਿਯਾਹ ਦੇ ਪਰਥ ਹੋਇ। ਓਸ ਸਮਏ ਪੰਚ ਵਿਚ ਪਰਧਾਨ ਇਸ ਰਤੀ ਅਨੁਸਾਰ ਲੜਕੀ ਦੇ ਪਿਤਾ ਲੜਕੀ ਵਾਸਤੇ ਯੋਗਵਰ ਪਸੰਦ ਕਰਕੇ ਆਪਣੀ ਜਾਤੀ ਤੇ ਧਰਮ ਅਨੁਸਾਰ। ਲੜਕੀ ਦੇ ਗਹਿਣੇ ਕਪੜਿਆਂ ਪ੍ਰਦਾਨ ਕਕੇ ਤੇ ਗੁਰੂ ਗਰੰਰਥ ਸਾਹਿਬ ਦੀ ਹਜੂਰੀ ਵਿਚ ਭਾਰਤ ਵਿਚ ਅੰਗਰੇਜਾਂ ਦੀ ਹਕੋਮਤ ਸਮਾਏ। ਅੰਗਰੇਜਾਂ ਨੇ ਮਾਤਰ ਉਨੀ ਅਥਾਰ ਸੋ ਅਰ੍ਤਾਲਿ ਪੰਜਾਬ ਵਿਚ ਕ਼ਬ੍ਜ਼ਾ ਕਰ ਲਿਆ ਓਸ ਸਮਾਏ ਵੀ ਆਨੰਦਪੁਰ ਪੰਜਾਬ ਦਾ ਅਨੰਦੁ ਕਾਰਜ ਜਾਇਜ ਮਨਯਾ ਜਾਂਦਾ ਸੀ ਇਸੀ ਰੀਤੀ ਨਾਲ ਵਿਯਾਹ।

ਅਨੰਦੁ marriage ਪੇਸ਼ ਕਰ ਕੇ ਉਨੀ ਸੋ ਨੋ ਵਿਚ ਅਨੰਦੁ marriage ਵਿਚ act ਦਾ ਨਾਮ ਹੇਠਾ ਪਾਸ ਕਰਵਾ ਦਿਤਾ ਦੇਸ਼ ਵਿਚ ਕਾਨੂਨ ਬਣ ਗਯਾ ਜਿਸ ਨਾਲ ਸਿਖੀ ਦੇ ਅਸੂਲਾਂ ਨੂ ਮੰਨਣ ਵਾਲੇ ਹਰ ਹਰ ਇਕ . ਮਾਤਰ ਸਨਸਨ ਅਨੰਦੁ ਕਰ ਦੇ ਰੀਤੀ ਅਨੁਸਾਰ ਵਿਯਾਹ ਹੋਣਾ ਸ਼ੁਰੂ ਹੋਗ੍ਯ ਪਿਤਾ ਦੇ ਜਾਇਦਾਦ ਦਾ ਜਾਇਜਾ ਓਨਾ ਦੇ ਵਿਯਾਹ ਦੇ ਰੀਤੀ ਨਿਯਮ ਬਣ ਗਏ ਇਸ ਸਮਾਏ ਸਿਖ ਪਨ੍ਤ ਇਸ। ਸਿਖੀ ਧਰਮ ਅਨੁਸਾਰ ਕਾਰਜ ਦਾ ਨਮਿੰਨਤ ਕਰਨ ਲਗ ਪਾਏ ਅਨੰਦੁ ਕਾਰਜ ਵਾਸ੍ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਜ਼ਰੂਰੀ ਹੈ ਸਜੇ ਬੈਠੇ ਰਾਗੀ ਕੀਰਤਨ ਆਰੰਭ ਕਰਦੇ ਹਨ ਤੇ ਗ੍ਰੰਥੀ ਸਿੰਘ। ਕਾਮ ਲੇੰਡੀ ਹਨ ਰਾਕੀ ਸਿੰਘਾਂ ਨੀ ਪੀਚੀ ਪਰੀ ਰਾਕੀ ਸਿੰਘਾਂ ਨੀ ਸੰਨੀ ਜਾ। ਪ੍ਰਸਿੱਧ ਲੇਖਕ ਵਰਿਆਮ ਸਿੰਘ ਜੀ ਨੇ ਕਿਸਾਨ ਪਰਿਵਾਰ ਦੀਆਂ ਤੰਗੀਆਂ ਮਜ਼ਬੂਰੀਆਂ ਅਤੇ ਨਸ਼ਿਆਂ ਦੀਆਂ ਆਦਤਾਂ ਕਾਰਨ ਹੋਈ ਮੰਦਹਾਲੀ ਨੂੰ ਬਿਆਨ ਕੀਤਾ ਹੈ । ਆਮਦਨ ਕਹਾਣੀ ਵਿੱਚ ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ। ਜਿਸ ਕਾਰਨ ਉਸ ਨੂੰ ਆਪਣੀ ਜ਼ਿੰਦਗੀ ਤੋਂ ਛੋਟੀ ਉਮਰ ਦੇ ਵਿੱਚ ਹੀ ਹੱਥ ਥੋਣੇ ਪਏ। ਉਸ ਦੀ ਮੌਤ ਤੋਂ ਬਾਅਦ ਉਸਦਾ ਬਾਪੂ ਅਮਰੀਕ ਸਿੰਘ ਜੋ ਸਰਕਾਰੀ ਨੌਕਰੀ ਕਰਦਾ ਹੈ ਤੇ ਬਹੁਤਾ ਹੀ ਘਰੋਂ ਬਾਹਰ ਰਹਿੰਦਾ ਹੈ। ਉਸ ਦੇ ਸਿਰ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਤੇ ਮੁਸਬਿਤਾਂ ਦਾ ਪਹਾੜ ਟੁੱਟ ਪੈਂਦਾ ਹੈ। ਛੋਟੀ ਭੈਣ ਦੇ ਵਿਆਹ ਦੀ ਜਿੰਮੇਵਾਰੀ ਵੀ ਅਮਰੀਕ ਨੇ ਹੀ ਨਿਭਾਉੇਣੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਕੋਸਦਾ ਹੈ।

ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜਿੰਮੇਵਾਰੀ ਦੀ ਪੱਗ ਬਨਾ ਗਏ। ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੇ ਆਪਣੀਆਂ ਮੰਜ਼ੀਆਂ ਤੇ ਲੇਟਿਆ ਹੋਇਆ ਸੀ। ਇਕ ਚੁੱਪ ਹਨੇਰੇ ਵਾਤਾਵਰਣ ਵਿੱਚ ਤਨੀ ਹੋਈ ਸੀ।

ਅਮਰੀਕ ਜੋ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ, ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ। ਜਿਹੜੇ ਦਿਨ ਉਸ ਦੇ ਪਿਤਾ ਕਰਤਾਰ ਸਿੰਘ ਦੀ ਮੌਤ ਦੀ ਪਿੱਛੋਂ ਇਕ ਕਾਲੇ ਪਰਛਾਵੇ ਵਾਂਗ ਉਸ ਦੇ ਨਾਲ ਨਾਲ ਟੁਰੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨਾਲੋਂ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਜਿਵੇਂ ਖੁਲੇ ਬਰਤ ਨੂੰ ਖਾਲੀ ਜੋਤ ਦਿੱਤਾ ਹੋਵੇ। ਉਸਨੂੰ ਤਾਂ ਅਜੇ ਇਸਦਾ ਚਿਤ ਚੇਤਾ ਹੀ ਨਹੀਂ ਸੀ। ਉਸਨੂੰ ਤਾਂ ਛੋਟਾ ਲੈਣ ਗਿਆ ਸੀ ਤੇ ਉਸਤੋਂ ਇਹ ਵੀ ਪਤਾ ਲਗਾ ਕੇ ਕਰਤਾਰ ਸਿੰਘ ਨੇ ਖ਼ਬਰੇ ਰਾਤੀ ਬਹੁਤ ਨਸ਼ਾ ਪੀ ਲਿਆ ਸੀ ਜਾਂ ਖ਼ਬਰੇ ਜਾਂ ਖ਼ਬਰੇ ਵਾਹ ਵੱਜ ਗਈ ਸੀ। ਅਮਰੀਕ ਦੀ ਮਾਂ ਜਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਹੈ ਸੀ, ਸਾਹ ਘਰਰ ਘਰਰ ਕਰਕੇ ਆ ਰਿਹਾ ਸੀ ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਤੇ ੳੇੁਸ ਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸ ਨੂੰ ਸ਼ਹਿਰ ਹਸਪਤਾਲ ਦੇ ਲਿਜਾਦਾਂ ਲੇ ਜਾ ਲਿਤਾ ਗਿਆ। ਦੂਜੇ ਦਿਨ ਮਹਿੰਦਰ ਅਮਰੀਕ ਤੇ ਅਮਰੀਕ ਦੀ ਮਾਂ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਪਿੰਡ ਵਿੱਚ ਲੈ ਆਏ। ਵੱਡੀ-ਵੱਡੀ ਸੋ ਬੰਸੋਂ ਜੋ ਪਿੳੇੁ ਦੀ ਬੀਮਾਰੀ ਸੁਣ ਕੇ ਸਹੁਰਿਓ ਆ ਗਈ, ਠੀਕ ਹੋਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ ਤੇ ਆ ਡਿੱਗੀ। ਸਾਰਾ ਪਰਿਵਾਰ ਢਾਹਾਂ ਮਾਰ ਰਿਹਾ ਸੀ। ਲੋਕ ਜੁੜ ਗਏ ਸਨ ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ । ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਗਈ ਤੇ ਹੋਰ ਰਿਸ਼ਤੇਦਾਰ ਵੀ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ । ਅਮਰੀਕ ਸਿਆਂ ਫ਼ਿਕਰ ਨਾ ਕਰ, ਜੋ ਆਇਆ ਸੋਂ ਚੱਲ਼ ਸੀ ਮਹਾਰਾਜ ਜੋ ਅਮ ਜੋ ਲਿੱਖਿਆ ਜੱਗ ਚਲਣੀ ਸਰਾ ਹੈ। ਉਹਨੂੰ ਲੈ ਬੈਠੇ ਉਹਦੇ ਵੈਲ

ਇਸ ਜਿੰਮੇਵਾਰੀ ਦੇ ਫਰਜ਼ ਅਹਿਸਾਸ ਨੇ ਉਸ ਨੂੰ ਇਕ ਤਰਾਂ ਵੱਲ਼ ਪਾ ਲਿਆ ਸੀ ਨਾਗ ਵਾਂਗੂ । ਇਸ ਨਾਗ ਦਾ ਪਹਿਲਾਂ ਡੰਗ ਉਸ ਨੂੰ ਉਦੋਂ ਵੱਜਿਆ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਅੱਠਵੇ ਦਿਨ ਪਿੱਛੋਂ ਆਪਣੇ

ਵਜੋਂ ਉਹਦੇ ਪਿਉ ਨਾਂ ਖੁਦਰਦਿਆ ਕਿਹਾ ਸੀ ਕਿ ਇਹ ਪੈਸੇ ਉਹਨਾ ਦੇ ਮਾਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਤੁਹਾਨੂੰ ਜਮ੍ਹਾ ਕਰਵਾਣੇ ਪੈਂਦੇ ਪੈਣੇ ਹਨ ਅਮਰੀਕ ਨੂੰ ਅੱਗੋਂ ਕੁਝ ਅੋੜ ਨਹੀਂ ਸੀ ਰਿਹਾ ਕੁਝ ਮੋਲਿਕ ਜਿਅਦਾਦ ਮੰਗਣ ਤੇ ਨੇ ਕਿਹਾ ਸੀ ਕਿ ਉਹ ਤੇ ਕਿਸ਼ਤਾ ਵਿੱਚ ਉਹ ਦੋ ਕਿਸ਼ਤਾਂ ਦੇ ਵਿੱਚ ਪੈਸੇ ਚੁਕਤਾ ਕਰ ਦਵੇ। ਪਹਿਲੀ ਕਿਸ਼ਤ ਲਈ ੳੇੁਸ ਨੇ ਪੰਦਰਾਂ ਦਿਨ ਦੀ ਮੋਹਲਤ ਦਿੱਤੀ ਸੀ। ਇਹ ਮੋਹਲਤ ਵੀ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਗਿਆ ਸੀ । ਛੋਟਾ ਮੋਹਿੰਦਰ ਵੀ ਬਹੁਤਾਂ ਸਾਊ ਨਹੀਂ ਸੀ ਨਿਕਲਿਆ। ਉਸ ਦਾ ਵਾਹੀ ਵੱਲ ਕੋਈ ਧਿਆਨ ਨਹੀਂ ਸੀ। ਡੰਗਰ ਧੁੱਪੇ ਫਿਰਦੇ ਰਹਿੰਦੇ। ਉਥੇ ਹੀ ਹਰਜਾਰੀ ਟੁੰਡੇ ਦੇ ਕੋਠੇ ਤੇ ਉੱਡਦੇ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾ ਗੱਢੀ ਵੇਖਦਾ ਰਹਿੰਦਾ ਸੀ ਤੇ ਉਹਨੂੰ ਵੀ ਅਗੇ ਸਿੱਧਾ ਆਉਂਦਾ ਸੀ। ਉਸਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ। ਉਸ ਛੋਟੀ ਕੁੜੀ ਅਜੇ ਸੱਤਵੀਂ ਵਿੱਚ ਪੜਦੀ ਸੀ। ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੇ ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ ਸੀ, ਨਹੀਂ ਤਾਂ ਉਸਦੇ ਹੱਕਾਂ ਭਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ, ਭਾਵੇਂ ਅਫੀਮ ਖਾਂਦਾ ਸੀ। ਅਮਰੀਕ ਨੂੰ ਤਾਂ ਪਿਉ ਦਿਆਂ ਚੁੱਲਿਆਂ ਪਰਿਵਾਰ ਦਾ ਕੋਈ ਫਿਕਰ ਹੀ ਨਹੀਂ ਸੀ। ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੇਠ ਲਿਆ ਰੱਖਦਾ ਸੀ। ਤਨਖਾਹ ਨਾਲ ਤਾਂ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚਾ ਜਾਣੀ ਸਾਰਾ ਗੁਜ਼ਾਰਾ ਉਹ ਕਰਦੀ ਸੀ। ਅਮਰੀਕ ਨੇ ਕਦੀ ਢੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ। ਦਰਅਸਲ ਓਹਨੂੰ ਪਿਉ ਦੇ ਸ਼ਰਾਬ ਪੀਣ ਤੇ ਅਫੀਮ ਨਾਲ ਚਿੜ ਸੀ, ਜੋ ਮਰਜੀ ਕਰੋ ਮੇਰੇ ਵਲੋਂ ਉਹਦਾ ਇੰਝ ਦਾ ਜਵਾਬ ਹੁੰਦਾ ਸੀ। ਉਹ ਅੰਦਰੋਂ-ਅੰਦਰ ਤਿਉ ਨੂੰ ਪਿਉ ਤੋਂ ਦੂਰ ਨਾ ਹੁੰਦਾ। ਖ਼ਬਰੇ ਉਹਨੂੰ ਪਿਆਰ ਕਰਦਾ, ਸਮਝਾਉਂਦਾ ਅਤੇ ਉਸ ਹੱਦ ਤਕ ਨਾ ਵੱਧਦਾ। ਜਿਸ ਹੱਦ ਨੂੰ ਲੱਗ ਕੇ ਉਹ ਸ਼ਰਾਬ ਵਿੱਚ ਰੁੜ ਗਿਆ ਸੀ। ਉਹਨੂੰ ਆਪਣਾ